okay okay ਚਲੋਂ ਵਧੀਆ ਵਧੀਆ ਏ sir ਹਮ ਤੇ ਫ਼ੇਰ ਜਦੋਂ ਥੋੜਾ ਜਾ ਲੱਗਿਆ ਕੇ ਹਾਂ ਵੀ ਹੁਣ ਜ਼ਿੰਦਗੀ ਅੱਗੇ ਨੂੰ ਵਧੀ ਏ ਲੋਕਾਂ ਦੀ ਫ਼ੇਰ ਉਦੋਂ

ਹਾਂਜੀ sir ਮੈਂ ਉਹੀ ਪੁੱਛਣਾ ਚਾਹੁੰਦਾ ਸੀ ਤੇ vaccination ਤੁਸੀਂ ਲਵਾਲੀ ਸੀ ਜਾਂ ਤੁਸੀਂ

ਜੇ ਨਹੀਂ ਇਹਦਾ ਕੋਈ problem ਨਹੀਂ ਸਾਨੂੰ ਅਸੀਂ ਠੀਕ ਆਂ ਤੰਦਰੁਸਤ ਹਾਂ injections ਕਹਿਲੋ ਦੋ ਡੋਜਾਂ ਲੱਗਦੀਆਂ ਏ ਤਿੰਨ ਡੋਜਾਂ ਲੱਗਣੀਆਂ ਚਾਹੀਦੀਆਂ ਏ ਜੀ

ਸ਼ੁਰੂ ਸ਼ੁਰੂ ਚ ਤਾਂ ਫ਼ੇਰ ਉਹ oxygen ਦੀ ਜਿਹੜੀ dose ਸੀਗੀ ਉਹ ਇੱਦਾਂ ਕਰਦੇ ਹੁੰਦੇ ਸੀ ਕੇ ਵੀ ਕਹਿੰਦੇ ਵੀ oxygen ਇਹ ਇਹ ਸੱਚ ਏ ਲਵਾਉਣਾ ਨਹੀਂ ਏ ਆਪਾਂ vaccination ਦਾ ਪਹਿਲਾਂ ਟੀਕਾ ਲਗਵਾਉਣਾ ਨਹੀਂ ਹੈਗਾ

ਕੀ ਪਤਾ ਨਹੀਂ ਸਰਕਾਰ ਕਾਹਦੇ ਟੀਕੇ ਲਾਈ ਜਾਂਦੀ ਆਂ

ਇਹ ਉਹ vaccinations ਦੋ ਤਿੰਨ ਸੀਗੀਆ ਲੋਕਾਂ ਨੂੰ ਇੱਦਾਂ ਲੱਗਦਾ ਸੀਗਾ ਪਤਾ ਨਹੀਂ ਏ ਟੀਕਾ ਏ ਜਿਹੜਾ ਅਸੀਂ ਲਗਵਾਕੇ ਪਤਾ ਨਹੀਂ ਕੀ ਹੋ ਜਾਏਗਾ ਸਾਨੂੰ

ਹਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਏ injection ਨੂੰ prefer ਨਹੀਂ ਕੀਤਾ ਉਦੋਂ ਲਗਵਾਇਆ ਨਹੀਂ ਹਾਂਜੀ ਹਾਂਜੀ ਸਹੀ ਗੱਲ ਏ but ਫ਼ੇਰ ਕੀ ਹੋਇਆ ਫ਼ੇਰ ਜਦੋਂ ਵੀ ਸਾਰੇ ਏ compulsory ਹੋ ਗਈ ਕੇ vaccination ਲਗਵਾਉਣੀ ਏ ਇੱਕ certificate ਜਾਰੀ ਕਰਤਾਂ government ਨੇ ਕਿਉਂਕਿ government ਨੂੰ ਪਤਾ ਸੀਗਾ ਕੀ ਲੋਕਾਂ ਨੇ ਇੱਦਾਂ vaccination ਨਹੀਂ ਲਗਵਾਉਣੀ

ਫ਼ੇਰ government ਨੇ ਕੀ ਕੀਤਾ ਕੇ ਤੁਹਾਡਾ ਪਹਿਲੀ dose ਦਾ certificate ਮਿਲੂਗਾ ਤੁਹਾਡਾ ਦੂਜੀ dose ਦਾ certificate ਮਿਲੂਗਾ

ਫ਼ੇਰ ਜਦੋਂ lock down ਵਿੱਚ ਥੋੜੀ ਢਿੱਲ ਦਿੱਤੀ ਗਈ ਤਾਂ ਫ਼ੇਰ ਇਹਨਾ ਨੇ ਕੇ ਉਹ ਏ ਕੀਤਾ ਹਾਂ ਵੀ ਤੁਹਾਡੇ ਜਿਹੜੇ vaccination ਲੱਗੀ ਹਉਗੀ ਤਾਂਹੀ ਤੁਸੀਂ ਆਪਣੇ ਕੰਮ ਤੇ ਜਾਂ

ਆਪਾਂ ਨੇ ਕਹਿਲੋ bus ਚ ਜਾਣਾ ਜਾਂ train ਚ ਜਾਣਾ ਕੀਤੇ ਦੁਈ state ਚ ਤਾਂ ਏ vaccination ਦੇਖਦੇ ਤੇ ਵੀ ਲੱਗੀ ਹੋਈ ਜਾਂ ਨਹੀਂ ਹਾਂ ਹਾਂ ਹਾਂ ਕਿਉਂਕਿ ਉਹ ਫ਼ੇਰ compulsory ਹੋ ਗਈ ਸੀਗੀ ਕਿਉਂਕਿ ਉਹੀ ਇੱਕ ਇਸ ਚੀਜ ਤੋ ਬਚਣ ਦਾ ਇੱਕੋ ਇੱਕ ਤਰੀਕਾ ਸੀਗਾ ਇਹਦਾ vaccination ਠੀਕ ਏ ਅਗਰ ਬੰਦਾ ਤੰਦਰੁਸਤ ਏ

ਠੀਕ ਏ but COVID ਨੇ COVID ਦੇ ਵਿੱਚ ਕੁੱਝ ਲੋਕ ਗ਼ਲਤੀਆਂ ਵੀ ਕਰਦੇ ਸੀਗੇ ਠੀਕ ਏ ਜਾਣ

ਕਰਦੇ ਸੀ ਦੇਖੋ government ਨੇ ਉਦੋਂ ਕਿੰਨੇ ਸਾਰੇ rule ਬਣਾਏ ਏ ਹਨਾ ਕੇ ਵੀ ਤੁਸੀਂ

ਇੱਕਠੇ ਹੋਣਾ ਏ ਤਾਂ ਦੋ ਤਿੰਨ ਬੰਦਿਆਂ ਤੋਂ ਵੱਧ ਨਹੀਂ ਇੱਕਠੇ ਹੋ ਸਕਦੇ ਜਾਂ ਤੁਸੀਂ

ਇਹਨਾ sir ਧਾਰਾ ਵੀ ਲਾਤੀ ਸੀ ਉਹ ਕਿਹੜੀ ਧਾਰਾ ਸੀ ਅਹ ਵੀ

ਇੱਕ ਸੋ ਚੁਤਾਲੀ ਹਾਂਜੀ sir ਏ ਧਾਰਾ ਚ ਵੀ ਇੱਕਠ ਕਰਕੇ ਨਹੀਂ ਕਰਨਾ

ਫ਼ੇਰ ਕੇ ਹੋਇਆ ਹਨਾ ਆਹ ਦੇਖੋ ਮਾਰਚ ਦੇ ਵਿੱਚ ਤਾਂ COVID ਆਇਆ ਸੀ ਅਹ

ਫ਼ੇਰ ਲੋਕਾਂ ਨੇ ਘਰਾਂ ਦੇ ਵਿੱਚ ਵਿਆਹ ਵੀ ਸੀਗੇ ਵਿਆਹ ਰੱਖ਼ੇ ਹੋਏ ਸੀ ਮੇਰੇ ਖੁੱਦ ਚਾਚੇ ਦੀ ਕੁੜੀ ਦਾ ਵਿਆਹ ਸੀਗਾ ਇੱਕੀ ਨਵੰਬਰ

ਖੁੱਦ ਸਕੇਂ brother ਮੇਰੇ ਦਾ ਵਿਆਹ ਤਾਂ ਜੀ lock down ਦੇ ਦੇਖਲੋ

ਹਾਂਜੀ ਹਾਂਜੀ ਸਹੀਂ ਗੱਲ ਸਹੀਂ ਗੱਲ ਏ sir ਮਤਲਬ ਬਹੁਤ ਬੱਸ medium ਜ਼ੇ ਦਾ ਇੱਕਠ ਕਰਿਆ ਅਸੀਂ ਵੀ ਬਹੁਤ ਮਤਲਬ ਸੋਚਿਆ ਪਤਾ ਵੀ ਵਧੀਆ ਕਰਾਗੇ function

ਵੀ ਸਾਰਿਆਂ ਨੂੰ ਬੁਲਾਵਾਗੇ ਪਰ ਉਸ ਦੇ ਵਿੱਚ ਨਹੀਂ ਹੋਇਆ lock down ਦੇ ਵਿੱਚ ਏ ਮਤਲਬ ਚਲੋਂ ਲੜਕੀ ਵਾਲਿਆਂ ਨੂੰ ਕਾਹਲੀ ਤੇ ਚਲੋ ਅਸੀਂ ਨੇ ਤਾਂ ਚਲੋ ਕਾਹਲੀ ਕੀ ਕਰਨੀ ਤੀ ਪਰ ਸਾਨੂੰ emergency ਹੀ ਕਰਨਾ ਪਇਆ ਜੀ ਕਰਨਾ ਪੈਂਦਾ ਕਿਉਂਕਿ ਬਾਈ ਬਹੁਤ ਬੰਦਿਆਂ ਨੇ time ਦੇ ਕੇ ਰੱਖਿਆ ਹੁੰਦਾ ਨਾ ਤਰੀਕਾਂ ਕਢਾਈਆਂ ਸੀਗੀਆਂ ਕਿਉਂਕਿ ਆਪਣੇਂ ਪੰਜਾਬ ਦੇ ਵਿੱਚ ਰੀਤ ਚੱਲਦੀ ਏ ਕੇ ਵੀ

ਜਦੋਂ ਕਿਸੇ ਦਾ ਵਿਆਹ ਹੁੰਦਾ ਏ ਤਾਂ ਆਪਾਂ ਇੱਕ ਤਰੀਕ ਰੱਖ ਦਿੰਨੇ ਹਾਂ ਮੰਗਣੇ ਤੋ ਬਾਅਦ ਵੀ ਉਹਨੇ ਨੂੰ ਵਿਆਹ ਏ ਚਾਹੇ ਉਹ ਚੇ ਮਹੀਨੇ ਏ ਚਾਹੇ ਸਾਲ ਏ ਜਿੰਨਾ ਲੋਕਾਂ ਨੇ ਨਵੰਬਰ ਦਸੰਬਰ ਜਾਂ ਦੋ ਹਜ਼ਾਰ ਉੰਨੀ ਦੇ ਵਿੱਚ

fix ਕੀਤੀਆਂ ਸੀ ਡੇਟਾਂ ਉਹਨਾ ਨੇ ਤਾਂ ਫ਼ੇਰ function ਕਰਨਾ ਹੀ ਸੀਗਾ ਨਾ ਕੋਈ ਬੰਦਾ ਫ਼ੇਰ delay ਨਹੀਂ ਕਰਦਾ ਅੱਛਾ ਜੀ ਹਾਂਜੀ ਹਾਂਜੀ ਸਹੀਂ ਗੱਲ ਏ ਜੀ ਤੇ ਬਾਕੀ ਤਾਂ

ਤਕੜੇ business man ਉਹਨਾ ਦਾ ਬਹੁਤ ਮਤਲਬ ਘਾਟਾ ਪਇਆ ਜਿਹੜੇ business man ਤੇ ਤਕੜੇ ਬਹੁਤ ਹਾਂ ਹਾਂ COVID ਦੇ ਦੋਰਾਨ ਤਾਂ ਮਤਲਬ ਤੁਸੀਂ ਆਪਾਂ ਦੇਖੋ business man ਜਿਹੜੇ ਹੁੰਦੇ ਹੈ ਨਾ ਉਹਨਾ ਨੇ ਤਾਂ ਇਸ ਚੀਜ਼ ਨੂੰ ਝੱਲ ਲਿਆ

ਉਹਨਾ ਨੇ ਤਾਂ ਏ ਕਹਿ ਲਿਆ ਕੇ ਹਾਂ ਵੀ ਚਲੋਂ ਸਾਡੀ

ਇਹ ਹੈਗੀ ਆ ਵੀ ਚਲੋਂ ਉਹਨਾ ਦੇ ਕੁੱਝ saving ਹੁੰਦੀਆਂ ਏ ਯਾਰ ਮਾਰ ਉਸ ਬੰਦੇ ਨੂੰ ਪਈ ਏ ਜਿਹੜਾ ਬੰਦਾ daily ਕਮਾ ਕੇ ਖਾਂਦਾ ਸੀ ਹਾਂਜੀ ਹਾਂਜੀ ਸਹੀਂ ਗੱਲ ਏ sir ਜਿਹਦੇ ਵਿੱਚ ਸਾਰੇ ਫੇਰੀਂ ਵਾਲੇ local ਦੁਕਾਨਾਂ ਵਾਲੇ ਮਤਲਬ even ਕੇ

ਇਹ ਚੀਜ਼ ਵੀ ਦੇਖਿਆ ਕੇ ਵੀ ਲੋਕਾਂ ਨੂੰ ਕਰਿਆਨਾ ਦਾ ਸਮਾਨ ਤੱਕ ਨਹੀਂ ਸੀ ਮਿੱਲ ਰਿਹਾ COVID ਦੇ ਦੋਰਾਨ

ਹਮ ਤੁਹਾਨੂੰ ਮਿਲਿਆ ਏ ਕੋਈ ਸਰਕਾਰ ਵੱਲੋਂ ਕੋਈ benefit ਜਾਂ

ਨਹੀਂ ਨਹੀਂ sir ਜਿੱਥੇ ਮੈਂ private job ਕਰਦਾ ਆ ਮੇਹਰ ਬਾਬਾ charitable trust ਚ

ਤੇ ਇਹਨਾ ਦਾ ਮਤਲਬ ਉਹ ਉਹ ਬੜਾ ਸਹਿਯੋਗ ਰਿਹਾ ਮਤਲਬ ਜਦੋਂ ਵੀ ਰਾਸ਼ਣ ਇਹਨਾ ਕੋਲ ਆਉਦਾ ਸੀ ਜਾਂ ਸਰਕਾਰ ਦਿੰਦੀ ਤੀ ਜਾਂ trust ਆਪਣੇਂ ਵੱਲੋਂ ਇਹ ਮੇਰੇ ਘਰ ਮੈਨੂੰ ਬੁਲਾ ਕੇ ਮੈਨੂੰ ਖੁੱਦ ਫੋਨ ਕਰਕੇ sir ਹੋਗੇ ਮੇਰੇ senior ਆ ਉਹ ਮੈਨੂੰ ਦਿੰਦੇ ਰਹੇ ਜੀ ਚਾਹੇ ਇੱਕ ਦਿੱਤਾ ਚਾਹੇ ਦੋ ਵਾਰੀ ਦਿੱਤਾ ਮਤਲਬ sir ਏ ਮੈਨੂੰ ਰਾਸ਼ਣ ਦਿੰਦੇ ਰਹੇ ਹਾਂ

ਨਹੀਂ sir ਸਰਕਾਰ ਵੱਲੋਂ ਤਾਂ ਕੋਈ ਮੱਦਦ ਨਹੀਂ ਹੋਈ ਜੀ

ਤੁਸੀਂ ਜਿਵੇਂ ਦੱਸਿਆ ਕੇ ਵੀ ਤੁਹਾਡੇ ਜਿਹੜੇ wife ਏ ਉਹ ਉਹਨੀ ਦਿਨਾ ਚ ਬਾਹਰ ਗਏ ਸੀ ਉਹਨਾ ਨੇ ਵੀ ਉੱਥੇ ਕੋਈ problem face ਕੀਤੀ ਏ ਕੇ ਉਹਨਾ ਲਈ ਏ

ਉਹਨਾ ਨੇ ਉਹਨਾ ਨੇ ਉਹਨਾ ਨੂੰ ਕੋਈ problem ਨਹੀਂ ਆਈ ਉਹਨਾ ਦੀ ਜਨਵਰੀ ਵਿੱਚ ਸੀ ticket ਅੱਛਾ ਨਹੀਂ ਨਹੀਂ ਕਿਉਂਕਿ ਉੱਥੇ ਏ COVID ਤਾਂ world wide ਹੋ ਗਿਆ ਸੀਗਾ ਨਾ ਉਥੇ ਵੀ ਉਹਨਾ ਦੇ ਦੇਸ਼ ਵਿੱਚ ਹੋਇਆ ਹੋਏਗਾ ਉੱਥੇ ਨਹੀਂ sir ਉੱਥੇ actually ਨਾ ਮਤਲਬ ਉੱਥੇ ਨਹੀਂ ਹੈਗਾ ਤਾ ਉਸ time

ਮਲੇਸ਼ਿਆ ਚ ਜਿਵੇਂ ਉਹ ਦੋ ਕ਼ ਮਹੀਨਿਆਂ ਦੇ ਬਾਅਦ ਉੱਥੇ ਫ਼ੇਰ ਜਿਆਦਾ ਹੋਣ ਲੱਗ ਗਿਆ ਵੀ ਹਾਂ ਕਰੋਨਾ ਹੋ ਗਿਆ ਕਰੋਨਾ ਹੋ ਗਿਆ

ਹਾਂਜੀ ਮਤਲਬ business man ਤੇ ਜੋ ਵੀ ਤੇ ਜਿਵੇਂ ਮੇਰੇ wife ਤੇ ਉਥੇ ਉਹਨਾ ਦਾ ਕੰਮ ਦੋ ਤਿੰਨ ਮਹੀਨੇ ਵਧੀਆ ਚੱਲਦਾ ਰਿਹਾ ਜੀ

ਹਾਂਜੀ ਹਾਂਜੀ ਹਾਂਜੀ

ਹੋਰ ਕੋਈ ਗੱਲ ਬਾਤ ਕੋਈ

ਤੇ ਬਾਕੀ ਫ਼ੇਰ ਤੁਸੀਂ ਉਦੋਂ ਕਿੱਥੇ ਅਸਾਨੀ ਨਾਲ ਸਫ਼ਰ ਸੁਫਰ ਕਰ ਲੈਂਦੇ ਸੀ ਇੱਧਰ ਉੱਧਰ ਕੇ ਨਹੀਂ ਨਹੀਂ ਨਹੀਂ sir ਮਤਲਬ ਪੁਲਿਸ ਵਗੈਰਾ ਨੇ ਐਨੀਂ ਜਿਆਦੀ ਸਖਤਾਈ ਕੀਤੀ ਹੋਈ sir ਘਰ ਦੇ ਬਹਾਰ ਹੀ ਨਹੀਂ ਨਿਕਲਣ ਤਾਂ ਜਿਵੇਂ ਕਹਿਲੋ ਮੇਰਾ main road ਤੇ ਘਰ ਆ ਜੀ

ਤੇਰੀ ਬੇਟੀ ਸਕੂਲ ਜਾਂਦੀ ਸੀ ਉਹ ਉਹ ਫ਼ੇਰ ਕਿੱਦਾਂ ਰਿਹਾ time ਉਹ ਅਹ online study ਚੱਲੀ ਜੀ ਉਹਦੀ

ਬੱਚਿਆਂ ਦੇ ਲਈ ਤਾਂ ਇੱਕ ਤਰ੍ਹਾਂ ਦਾ enjoyment ਤਾਂ ਏ ਵੀ ਛੁੱਟੀਆਂ ਹੋਈਆ online ਕਲਾਸਾਂ ਲਾਓ ਮਤਲਬ ਬੱਚੇ ਤਾਂ ਬਹੁਤ ਤਾਂ ਖ਼ੁਸ਼ ਤੇ ਏ ਗੱਲੋ

ਵੀ ਮਤਲਬ ਬਹੁਤ ਚਲੋਂ ਦਿੱਕਤ ਵੀ ਆਈ ਏ ਜਿਹੜੇ ਕਹਿਲੋ ਜਿਹੜੇ ਫਾਇਦਾ ਉਹਨਾ ਦਾ ਹੋਇਆ sir ਜਿਹੜਾ ਕਹਿਲੋ ਜਿਵੇਂ ਅਹ ਦੋ ਨੰਬਰ ਦਾ ਕੰਮ ਕਰਦੇ ਨੇ ਦੋ ਨੰਬਰ ਆਲਿਆ ਨੂੰ ਕਹਿੰਦੇ ਬਹੁਤ ਫਾਇਦਾ ਹੋਇਆ ਜਿਵੇਂ ਕਹਿਲੋ drinking ਅਹ ਅੱਜਕਲ sale ਕਰਦੇ ਆ ਘਰਾਂ ਵਿੱਚ ਬੈਠੇ ਦੋ ਨੰਬਰ ਦੀ

ਕੁੱਝ ਏਰੀਏ ਇਹਦਾ ਸੀਗੇ ਕੀ ਲੋਕਾਂ ਨੇ double triple prices ਦੇ ਵਿੱਚ ਚੀਜ਼ਾਂ ਖਰੀਦੀਆਂ ਏ ਲੋਕਾਂ ਨੂੰ ਨਹੀਂ ਮਿਲ ਰਹੀਆਂ

ਕੁੱਝ ਚੀਜ਼ਾਂ ਬੰਦੇ ਦੀਆ basic needs ਹੁੰਦੀਆ ਏ ਜਿਵੇਂ COVID ਦੇ ਦੋਰਾਨ

ਸਭ ਤੋਂ ਸਭ ਤੋਂ ਜਿਆਦਾ ਜਿਹੜੀ ਖਿੱਲਤ ਪਈ ਏ ਉਹ sanitizer ਨੂੰ ਪਈ ਏ

ਕੇ ਵੀ ਪੂਰੇ ਦੇਸ਼ ਦੇ ਵਿੱਚ ਪਹਿਲਾਂ ਕਿਸੇ ਨੂੰ ਜਿਹੜਾ ਬਿਲਕੁਲ ਹੀ ਨਹੀਂ ਪੜੇ ਲਿਖ਼ੇ ਹੈਗੇ ਉਹਨਾ ਨੂੰ ਵੀ ਪਤਾ ਲੱਗ ਗਿਆ ਸੀਗਾ ਕੇ sanitizer ਨਾਮ ਦੀ ਕੋਈ ਚੀਜ਼ ਹੁੰਦੀ ਏ ਹਾਂਜੀ ਹਾਂਜੀ ਹਾਂਜੀ otherwise ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕੇ sanitizer ਹੁੰਦਾ ਕੀ ਏ chemist ਦੀਆ ਦੁਕਾਨਾਂ ਹੁੰਦੀਆਂ ਸੀਗੀਆਂ ਕੇ chemist ਦੀਆ ਦੁਕਾਨਾਂ ਦੇ ਵਿੱਚ

ਪਏ ਰਹਿੰਦੇ ਸੀ ਉਹਨਾ ਦਾ expiry ਹੋ ਜਾਂਦੇ ਸੀ ਕਿਉਂਕਿ ਕੋਈ ਖ਼ਰੀਦ ਦਾ ਹੀ ਨਹੀਂ ਹੁੰਦਾ ਸੀ sanitizer ਮੈਂ ਕਹਿਣਾ

ਉੱਥੇ ਆਕੇ ਫ਼ਿਰ ਮੈਂ ਉਦੋਂ delivery ਦੇ time ਆ ਮੈਂ ਖੁੱਦ ਜਿਹੜੀ bottle ਸੋ ਰੁਪਏ ਚ ਮਿਲਦੀ ਏ ਮੈਂ ਚਾਰ ਸੋ ਉਹਦੇ ਲਈ ਚਾਰ ਸੋ ਕੁੱਝ ਰੁਪਇਆ ਦਿੱਤੇ ਸੀ ਸੋ ਰੁਪਏ

ਉਹਨੇ ਮੈਨੂੰ ਉਹ ਚਾਰ ਸੋ ਕੁੱਝ ਚ ਦਿੱਤੀ ਕਿਉਂਕਿ ਮੈਨੂੰ ਉਹ ਮੇਰੇ ਲਈ ਉਹ ਚੀਜ਼ ਜਰੂਰੀ ਸੀ ਮੈਨੂੰ ਜਰੂਰੀ ਚਾਹੀਦੀ ਸੀ

ਉਹ ਉਹ ਇਹ ਕਹਿਣ ਲੱਗ ਗਏ ਸੀਗੇ ਕੀ ਵੀ ਅਸੀਂ ਵੀ ਕੀ ਕਰੀਏ ਸਾਨੂੰ ਵੀ ਇੰਨੇ ਦਾ ਮਿਲਦਾ ਇੰਨਾ ਮਹਿੰਗਾ ਮਿਲਦਾ ਏ ਤਾਂ ਅਸੀਂ ਦਿੰਨੇ ਹਾਂ mask mask ਇੱਕ ਦੋ ਰੁਪਏ ਦੀ ਚੀਜ਼ ਏ ਜਿਹੜੀ ਉਹਨਾ ਦਿਨਾ ਦੇ ਵਿੱਚ ਪੰਜਾਹ ਪੰਜਾਹ ਰੁਪਏ ਚ ਵੀ ਵਿਕੀ ਏ ਹਾਂ ਹਾਂਜੀ ਹਾਂਜੀ ਹਾਂਜੀ sir ਹਾਂਜੀ

ਬਹੁਤ ਦੋਂ ਮਤਲਬ ਕੁੱਝ ਚੀਜ਼ਾਂ ਸਿਖਾ ਗਿਆ COVID ਕੁੱਝ ਮਤਲਬ ਕੁੱਝ ਤਾਂ ਇੱਦਾਂ ਦਾ ਦੋਰ ਸੀਗਾ ਕੇ ਵੀ ਨਹੀਂ ਭੁੱਲ ਹੋਣਾ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਏ ਮੇਰੇ ਤੋ ਤਾਂ ਏ ਭੁੱਲਿਆ ਨਹੀਂ ਜਾਣਾ

ਇਹ ਚੀਜ਼ਾਂ ਯਾਦ ਰਹਿਣ ਗਈਆਂ ਪਰ

all over world ਹੀ ਨਾ ਆਵੇ ਕਿਸੇ ਤੇ

ਠੀਕ ਏ or ਮਤਲਬ ਕਿਸੇ ਨੂੰ ਏ ਚੀਜ਼ਾਂ face ਨਾ ਕਰਣੀਆਂ ਪੈਣ ਕੋਈ ਬੀਮਾਰੀ ਹੋਵੇ ਜਾਂ ਕੁੱਝ ਹੋਵੇ what ever ਏ ਇਸ ਤੋ ਚੰਗਾ ਏ ਲੋਕੀ ਆਪਣਾ ਖਾਣ ਪੀਣ ਧਿਆਨ ਰੱਖਣ

COVID ਦੇ ਦੋਰਾਨ ਵੀ ਉਹਨਾ ਬੰਦੇ ਉਹ ਬੰਦੇ ਜਿਆਦਾ ਤੰਦਰੁਸਤ ਰਹੇ ਏ ਜਿਹਨਾ ਦੀ immunity ਬਹੁਤ ਜਿਆਦਾ strong ਸੀਗੀ

ਇਹ COVID ਹੈ ਹੀ ਉਹ immunity ਦਾ ਸੀਗਾ ਸਾਰਾ ਵੀ ਅਗਰ ਤੁਹਾਡੀ ਜਿਹੜੀ immunity power ਏ ਉਹ strong ਏ ਤਾਂ ਤੁਸੀਂ COVID ਦੇ ਜਿਹੜੇ ਹੈਗੇ ਏ symptom ਵਗੈਰਾ ਹੈਗੇ ਏ ਉਹਨੂੰ ਤੁਸੀਂ easily face ਕਰ ਲਵੋਂਗੇ ਹਾਂਜੀ ਹਾਂਜੀ ਹਾਂਜੀ sir